ਇਸ ਦੇ ਵਿੱਚ ਨਜ਼ਰ ਆ ਰਹਾ ਹੈ ਇਸਦੇ ਵਿੱਚ--

ਜਿੱਸ ਵਿੱਚ ਬਹੁਤ ਸਾਰੀਆ ਕਾਰਸ ਲੱਗੀਆਂ ਹੋਈਆਂ ਹੈਂ।

ਜਿੱਸ ਵਿੱਚ ਬ੍ਰਦਰਸ ਸ਼ੂਜ਼ ਸਟੋਰ ਦੀ ਸ਼ੌਪ ਦਿੱਖ ਰਹੀ ਹੈ।

ਇਹ ਇੱਕ ਬੋਹਤ ਵਧੀਆ ਏਰੀਆ ਬਨੇਯਾ ਹੋਇਆ ਹੈ।

ਬਹੁਤ ਵਧੀਆ ਵਿਊ ਅਤੇ ਪਹਾੜੀ ਏਰੀਆ ਦੇਖ ਰਹੇ ਹਾਂ।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

ਬਹੁਤ ਸੁੰਦਰ ਜਿਹਾ ਏਰੀਆ ਬਣਿਆ ਹੋਇਆ ਹੈ ਜਿਸ ਵਿੱਚ ਬਹੁਤ ਲਾਈਟਾਂ ਲੱਗੀਆਂ--

ਜਿਸ ਵਿੱਚ ਬਹੁਤ ਲਾਈਟਾਂ ਵੀ ਲੱਗੀਆਂ ਹੋਈਆਂ ਨਜ਼ਰ ਆ ਰਹੀ--

ਇਹ ਇੱਕ ਬਹੁਤ ਵਧੀਆ ਜਿਹਾ ਏਰੀਆ --

ਇਹ ਇੱਕ ਵਧੀਆ ਜਿਹੀ ਪਿਕਚਰ ਬਣੀ ਹੋਈ ਹੈ।

ਬਣੇ ਹੋਏ ਦੇਖ ਰਹੇ ਹੈ ਜੋ ਬਹੁਤ ਵਧੀਆ ਬਣੇ ਹੋਏ ਹੈਂ।

ਏਹ ਇੱਕ ਵਧੀਆ ਜੇਹਾ ਏਰੀਆ ਬਣਿਆ ਹੋਇਆ ਹੈ।

ਇਹ ਇੱਕ ਬਹੁਤ ਵਧੀਆ ਪਲੇਟ ਬਣੀ ਹੋਈ ਹੈ।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

ਇਹ ਇੱਕ ਬਹੁਤ ਵਧੀਆ ਅਤੇ ਸ਼ਾਨਦਾਰ ਜਿਆ--